ਨਮਸਤੇ ਦੋਸਤੋ ਇਪੀਥੌਨ ਦੀ ਵਰਤੋ ਨਾਲ ਸਾਧਾਰਣ ਪਲਾਟ੍ਸ ਬਣਾਉਣ ਦੇ ਇਸ ਟਿਊਟੋਰੀਅਲ ਵਿੱਚ ਆਪ ਦਾ ਸੁਆਗਤ ਹੈ
ਮੈਂ ਉਮੀਦ ਕਰਦੀ ਹਾਂ ਕਿ ਆਪ ਦੇ ਕੰਪਿਊਟਰ ਵਿੱਚ ਇਪੀਥੌਨ ਪਹਿਲੇ ਹੀ ਮੌਜੂਦ ਹੈ
ਇਸ ਟਿਊਟੋਰੀਅਲ ਦੇ ਅੰਤ ਵਿੱਚ ਤੁਸੀਂ 1
ਮੈਥਮੈਟਿਕਲ ਫੰਕਸ਼ਨਜ਼ ਦੇ ਸਾਧਾਰਣ ਪਲਾਟਸ ਦੀ ਰਚਨਾ ਕਰ ਸਕੋਗੇ
ਪਲਾਟਸ ਦਾ ਫਿਗਰ ਵਿੰਡੋ ਦੀ ਵਰਤੋਂ ਕਰਦੇ ਹੋਏ ਜ਼ਿਆਦਾ ਅੱਛਾ ਅਧਿਅਨ ਕਰ ਸਕੋਗੇ
ਆਓ ਇਪੀਥੌਨ ਨੂੰ ਸ਼ੁਰੂ ਕਰੀਏ
ਟਰਮਿਨਲ ਨੂੰ ਖੋਲੋ ਅਤੇ ਇਪੀਥੌਨ pylab ਟਾਇਪ ਕਰੋ ਅਤੇ ਐਂਟਰ ਦਬਾਓ
ਪਾਈਲੈਬ ਇੱਕ ਪਾਈਥਨ ਲਾਇਬਰੇਰੀ ਹੈ ਜੋ ਪਲਾਟ ਬਣਾਉਨ ਵਿਚ ਸਮਰਥਨ ਦੇਂਦੀ ਹੈ
ਇਹ ਕਈ ਹੋਰ ਜ਼ਰੂਰੀ ਮੈਥੇਮੈਟਿਕਲ ਅਤੇ ਸਾਇੰਟਿਫਿਕ ਫੰਕਸ਼ਨਸ ਮੁਹੱਈਆ ਕਰਾਉਂਦੀ ਹੈ
ਸ਼ੈੱਲ ਵਿੱਚ ਇਪੀਥੌਨ pylab ਚਲਾਉਣ ਤੋਂ ਬਾਅਦ ਤੁਸੀਂ ਇਪੀਥੌਨ ਅਤੇ ਪਾਈਲੈਬ ਬਾਰੇ ਕੁਝ ਜਾਣਕਾਰੀ ਵੇਖੋਗੇ ਜਿਸਦੇ ਬਾਅਦ In1 ਪ੍ਰੌਂਪਟ ਆਵੇਗਾ
ਪਰ ਜੇ ਤੁਸੀਂ ਐਰਰ ਵੇਖੋ ਜਿਵੇਂ ERROR ਮੈਟਪਲੋਟਲਿਬ ਕੋਲਡ ਨੋਟ ਬੇ ਇੰਪੋਰਟਿਡ
ਸਟਾਰਟਿੰਗ ਨੌਰਮਲ ਇਪੀਥੌਨ
ਤਾਂ ਤੁਹਾਨੂੰ ਮੈਟਪਲੋਟਲਿਬ ਇੰਸਟਾਲ ਕਰਨਾ ਪਵੇਗਾ ਅਤੇ ਓਹ ਕਮਾਂਡ ਫੇਰ ਚਲਾਉਣੀ ਪਵੇਗੀ
ਹੁਣ ਆਪਣੇ ਆਈਪਾਈਥੋਨ ਸ਼ੈੱਲ ਵਿੱਚ ਲਿੰਸਪੇਸ ਅਤੇ ਬਾਅਦ ਵਿੱਚ ਇਕ ਟਾਇਪ ਕਰੋ
ਜਿਵੇਂ ਕਿ ਡੌਕਯੂਮੈਂਟੇਸ਼ਨ ਦਸ ਰਹੀ ਹੈ ਲਿੰਸਪੇਸ ਸਟਾਰਟ ਅਤੇ ਸਟੌਪ ਇੰਟਰਵਲ ਦੇ ਅੰਤਰ ਵਿੱਚ ਇਕੁਇਸਪੇਸਡ ਨਮ ਸੈਂਪਲਸ ਵਾਪਿਸ ਕਰਦਾ ਹੈ
ਇਸ ਨੂੰ ਦਰਸ਼ਾਉਣ ਲਈ ਆਉ 100 ਪੁਆਇਂਟਸ ਨੂੰ ਜਨਰੇਟ ਕਰਿਏ
ਲਿੰਸਪੇਸ ਬਰੈਕਟ ਵਿਚ 1 ਕੋਮਾ 100 ਕੋਮਾ 100 ਟਾਇਪ ਕਰੋ ਅਤੇ ਐਂਟਰ ਦਬਾਓ
ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਅੰਕ 1 ਤੋਂ 100 ਤੱਕ ਦਾ ਇੱਕ ਸੀਕੁਏਂਸ ਬਣ ਗਿਆ ਹੈ
ਆਓ ਹੁਣ 0 ਤੋਂ ਲੈ ਕੇ 1 ਵਿੱਚ 200 ਪੁਆਇੰਟਸ ਜਨਰੇਟ ਕਰਿਏ
ਇਸ ਲਈ ਟਾਇਪ ਕਰੋ ਲਿੰਸਪੇਸ ਬਰੈਕਟ ਵਿਚ 0 ਕੋਮਾ 1 ਕੋਮਾ 200
ਇੱਥੇ 0 ਸ਼ੁਰੂਆਤ ਹੈ 1 ਅੰਤ ਹੈ ਅਤੇ 200 ਪੁਆਇੰਟਸ ਦੀ ਗਿਣਤੀ ਹੈ
ਲਿੰਸਪੇਸ ਵਿੱਚ ਸਟਾਰ੍ਟ ਅਤੇ ਸਟੌਪ ਪੁਆਇੰਟਸ ਦੀ ਵੈਲ੍ਯੂ ਇਨਟੀਜ਼ਰ ਡੈਸੀਮਲ ਜਾਂ ਕੋਨਸਟੈਂਟ੍ਸ ਹੋ ਸਕਦੀ ਹੈ
ਆਓ pi ਤੋਂ ਪੀ ਵਿੱਚ 100 ਪੁਆਇੰਟਸ ਕਰਿਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ
ਇੱਥੇ ਪੀ ਪਾਈਲੈਬ ਦੁਆਰਾ ਪਰਿਭਾਸ਼ਿਤ ਇੱਕ ਕੋਨਸਟੈਂਟ ਹੈ
ਇਸਨੂੰ ਇਕ ਵੈਰੀਏਬਲ p ਵਿੱਚ ਸੇਵ ਕਰੋ

ਜੇ ਅਸੀਂ ਲੇਨ ਬਰੈਕਟ ਵਿਚ p ਟਾਇਪ ਕਰਾਂਗੇ ਤਾਂ ਸਾਨੂੰ ਪੁਆਇੰਟਸ ਦੀ ਗਿਣਤੀ ਪ੍ਰਾਪਤ ਹੋਵੇਗੀ
ਲੇਨ ਫੰਕਸ਼ਨ ਇੱਕ ਸੀਕੁਏਨ੍ਸ ਦੇ ਐਲਿਮੈਂਟਸ ਦੀ ਗਿਣਤੀ ਦਸਦਾ ਹੈ
ਆਓ pi ਅਤੇ ਪੀ ਵਿੱਚ ਇਕ ਕੋਸਾਈਨ ਕਰਵ ਪਲਾਟ ਕਰਨ ਦੀ ਕੋਸ਼ਿਸ਼ ਕਰਿਏ
ਇਸ ਲਈ ਅਸੀਂ ਪਲਾਟ ਕਮਾਂਡ ਵਰਤਾਂਗੇ
ਇੱਥੇ ਸੀਓਐਸ ਸੀਕੁਏਂਸਵਾਰ ਹਰ ਪੁਆਇੰਟ p ਦੀ ਕੋਸਾਇਨ ਵੈਲ੍ਯੂ ਦੇਂਦਾ ਹੈ
ਅਸੀਂ ਸੀਓਐਸ ਨੂੰ ਕੋਸਾਇਨ ਵੇਰਿਏਬਲ ਵਿੱਚ ਸੇਵ ਕਰ ਸਕਦੇ ਹਾਂ ਅਤੇ ਇਸਨੂੰ ਪਲਾਟ ਫ਼ੰਕਸ਼ਨ ਨਾਲ ਪਲਾਟ ਕਰ ਸਕਦੇ ਹਾਂ
ਹੁਣ ਪਲਾਟ ਨੂੰ clf ਫ਼ੰਕਸ਼ਨ ਦੀ ਵਰਤੋਂ ਨਾਲ ਕਲੀਅਰ ਕਰਦੇ ਹਾਂ

ਇਹ ਇਸ ਲਈ ਕੀਤਾ ਜਾਂਦਾ ਹੈ ਕਿ ਨਵਾਂ ਪਲਾਟ ਪਿਛਲੇ ਪਲਾਟ ਦੇ ਉੱਤੇ ਹੀ ਨਾਂ ਬਣ ਜਾਵੇ
ਕਿਉਂਕਿ ਅਸੀਂ ਨਹੀ ਚਾਹੁੰਦੇ ਕਿ ਪਲਾਟ ਏਰਿਆ ਵਿੱਚ ਇਕ ਦੇ ਉੱਪਰ ਦੂੱਜਾ ਪਲਾਟ ਚੜ੍ਨ ਨਾਲ ਖਿਲਾਰ ਜਿਹਾ ਪੈ ਜਾਵੇ ਅਸੀਂ ਇਸਨੂੰ clf ਨਾਲ ਕਲੀਅਰ ਕਰ ਦੇਵਾਂਗੇ
ਆਓ ਹੁਣ ਸਾਇਨ ਪਲਾਟ ਬਣਾਉਂਦੇ ਹਾ
ਅਸੀਂ ਪਲਾਟ ਵਿੰਡੋ ਵਿੱਚ ਉਪਲਬਧ ਵਖ ਵਖ ਔਪਸ਼ਨਜ਼ ਦੀ ਮਦਦ ਨਾਲ ਪਲਾਟ ਦਾ ਬੇਹਤਰ ਅਧਿਅੱਨ ਕਰ ਸਕਦੇ ਹਾਂ
ਆਓ ਇਨਾਂ ਓਪਸ਼ਨਸ ਉੱਤੇ ਇੱਕ ਨਜ਼ਰ ਮਾਰੀਏ
ਪਲਾਟ ਦੇ ਨਾਲ ਨਾਲ ਮਾਉਸ ਨੂੰ ਚਲਾਉਨ ਨਾਲ ਅਸੀਂ ਪੁਆਇੰਟਸ ਦੀ ਲੋਕੇਸ਼ਨ ਵੇਖ ਸਕਦੇ ਹਾਂ
ਵਿੰਡੋ ਦੇ ਹੇਠਾਂ ਖੱਬੇ ਪਾਸੇ ਕੁਝ ਬਟਨ ਹਨ
ਇਨਾਂ ਵਿੱਚੋਂ ਸਭ ਤੋਂ ਸੱਜੇ ਪਾਸੇ ਵਾਲਾ ਬਟਨ ਫਾਇਲ ਨੂੰ ਸੇਵ ਕਰਨ ਲਈ ਹੈ
ਇਸ ਬਟਨ ਉੱਤੇ ਕਲਿੱਕ ਕਰੋ ਅਤੇ ਫਾਇਲ ਨੇਮ ਟਾਇਪ ਕਰੋ

ਅਸੀਂ ਪਲਾਟ ਨੂੰ ਪੀਡੀਐਫ ਫੌਰਮੈਟ ਵਿੱਚ sin curve ਦੇ ਨਾਂ ਹੇਠ ਸੇਵ ਕਰਾਂਗੇ
ਡ੍ਰਾਪ ਡਾਉਨ ਤੋਂ ਅਸੀ ਫਾਇਲ ਦੇ ਫਾਰਮੇਟ ਦਾ ਚੋਣ ਕਰ ਸਕਦੇ ਹਾਂ
ਕਈ ਫਾਰਮੇਟ ਜਿਵੇਂ ਪੰਗ ਈਪੀਐੱਸ ਪੀਡੀਐਫ ਪੀਐਸ ਉਪਲਬਧ ਹਨ
ਸੇਵ ਬਟਨ ਦੇ ਖੱਬੇ ਪਾਸੇ ਸਲਾਇਡਰ ਬਟਨ ਹੈ ਜਿਸ ਨਾਲ ਅਸੀਂ ਮਾਰਜਿੰਸ ਨੂੰ ਨਿਸ਼ਚਿਤ ਕਰ ਸਕਦੇ ਹਾਂ
ਇਸਦੇ ਖੱਬੇ ਪਾਸੇ ਜ਼ੂਮ ਬਟਨ ਹੈ ਜਿਸ ਦੇ ਨਾਲ ਅਸੀਂ ਪਲਾਟ ਨੂੰ ਵੱਡਾ ਕਰ ਸਕਦੇ ਹਾਂ
ਸਿਰਫ ਜ਼ੂਮ ਕਰਨ ਵਾਲ਼ੇ ਖੇਤਰ ਨੂੰ ਨਿਸ਼ਚਿਤ ਕਰੋ
ਉਸਦੇ ਖੱਬੇ ਪਾਸੇ ਵਾਲੇ ਬਟਨ ਪਲਾਟ ਦੇ ਐਕਸੀਸ ਨੂੰ ਅੱਗੇ ਜਾਂ ਪਿੱਛੇ ਕਰਨ ਲਈ ਵਰਤਿਆ ਜਾਂਦਾ ਹੈ
ਖੱਬੇ ਅਤੇ ਸੱਜੇ ਐਰੋ ਆਈਕੋਨ ਵਾਲੇ ਅਗਲੇ ਦੋ ਬਟਨ ਪਲਾਟ ਦੀ ਸਥਿੱਤੀ ਨੂੰ ਬਦਲਦੇ ਹਨ ਅਤੇ ਇਸਨੂੰ ਪਿੱਛਲੀ ਸਥਿਤੀ ਵਿੱਚ ਲੈ ਜਾਂਦੇ ਹਨ
ਇਹ ਤਕਰੀਬਨ ਬ੍ਰਾਉਜ਼ਰ ਦੇ ਬੈਕ ਅਤੇ ਫਾਰਵਰਡ ਬਟਨ ਦੇ ਵਾਂਗ ਕੰਮ ਕਰਦੇ ਹਨ
ਆਖਰੀ ਬਟਨ ਹੈ ਹੋਮ ਜੋ ਪਲਾਟ ਨੂੰ ਸ਼ੁਰੂ ਦੀ ਸਥਿਤੀ ਵਿੱਚ ਲਿਆਓੰਦਾ ਹੈ
ਵੀਡਿਓ ਨੂੰ ਇੱਥੇ ਪੌਜ਼ ਕਰੋ ਅੱਗੇ ਦਿੱਤੇ ਹੋਏ ਅਭਿਆਸ ਨੂੰ ਕਰੋ ਅਤੇ ਵੀਡਿਓ ਨੂੰ ਰਿਜ਼ਿਊਮ ਕਰੋ
ਪਲਾਟ ਬਾਈ ਐਕਸ
ਪਹਿਲਾ ਪਲਾਟ ਨੂੰ ਸਿਨ ਸਕੁਏਅਰ ਬਾਈ xਪੀਡੀਐਫ ਨਾਮ ਹੇਠ ਪੀਡੀਐਫ ਫਾਰਮੇਟ ਵਿੱਚ ਸੇਵ ਕਰੋ
ਦੂਜਾ ਜ਼ੂਮ ਕਰੋ ਅਤੇ ਮੈਕਸਿਮਾ ਨੂੰ ਲੱਭੋ
ਤੀਜਾ ਇਸ ਨੂੰ ਇਨੀਸ਼ਿਅਲ ਪੁਜ਼ੀਸ਼ਨ ਤੇ ਵਾਪਸ ਲਿਆਓ
ਆਓ ਜੋ ਸਿੱਖਿਆ ਹੈ ਉਸ ਨੂੰ ਦੁਹਰਾਈਏ
ਪਾਈਲੈਬ ਦੇ ਨਾਲ ਇਪੀਥੌਨ ਦਾ ਅਧਿਅਨ ਕਰਨਾ
ਲਿੰਸਪੇਸ ਫ਼ੰਕਸ਼ਨ ਦੀ ਵਰਤੋ ਨਾਲ ਇੱਕ ਰੀਜਨ ਵਿੱਚ ਬਰਾਬਰ ਦੀ ਦੂਰੀ ਉੱਤੇ ਨਮ ਬਿੰਦੂਆਂ ਨੂੰ ਕਰੀਏਟ ਕਰਨਾ
ਲੇਨ ਫ਼ੰਕਸ਼ਨ ਦੀ ਵਰਤੋ ਨਾਲ ਕਿਸੀ ਸੀਕੁਏਂਸ ਦੀ ਲੰਬਾਈ ਦਾ ਪਤਾ ਕਰਨਾ
ਪਲਾਟ ਕਮਾਂਡ ਵਰਤਦੇ ਹੋਏ ਮੈਥੇਮੈਟਿਕਲ ਫ਼ੰਕਸ਼ਨਸ ਨੂੰ ਪਲਾਟ ਕਰਨਾ
ਡਰਾਇੰਗ ਵਾਲੇ ਖੇਤਰ ਨੂੰ ਸੀਐਲਐਫ ਦੀ ਵਰਤੋ ਨਾਲ ਕਲੀਅਰ ਕਰਨਾ
ਪਲਾਟ ਦਾ ਬੇਹਤਰ ਅਧਿਅਨ ਕਰਨ ਲਈ ਪਲਾਟ ਦੀ ਯੂਆਈ ਨੂੰ ਵਰਤਣਾ ਅਤੇ ਸੇਵ ਜੂਮ ਵਰਗੀਆਂ ਫੰਕਸ਼ਨੈਲਿਟੀਸ ਨੂੰ ਵਰਤਣਾ ਅਤੇ ਪਲਾਟਸ ਨੂੰ x ਅਤੇ y ਐਕਸਿਸ ਉੱਤੇ ਮੂਵ ਕਰਨਾ
ਹੁਣ ਮਾਈਨਸ ਪੀ ਬਾਈ 2 ਅਤੇ ਪੀ ਬਾਈ 2 ਦੇ ਵਿੱਚ 100 ਬਰਾਬਰ ਦੂਰੀ ਵਾਲੇ ਪੁਆਇੰਟਸ ਕਰਿਏਟ ਕਰੋ
ਦੂਜਾ ਹੈ ਇਪੀਥੌਨ ਵਿੱਚ ਇੱਕ ਫਿਗਰ ਨੂੰ ਕਿਸ ਤਰਹ ਕਲੀਅਰ ਕੀਤਾ ਜਾਂਦਾ ਹੈ ਤੀਜਾ ਹੈ ਇੱਕ ਸੀਕੁਏਂਸ ਦੀ ਲੰਬਾਈ ਨੂੰ ਕਿਸ ਤਰਹ ਜਾਣਿਆ ਜਾਂਦਾ ਹੈ ਅਤੇ ਉੱਤਰ ਹਨ ਇੱਕ ਅਸੀਂ ਕਮਾਂਡ ਲਿੰਸਪੇਸ ਅਤੇ ਬਰੈਕਟ ਵਿਚ ਮਾਈਨਸ ਪੀ ਬਾਈ 2 ਕੋਮਾ ਪੀ ਬਾਈ 2 ਕੋਮਾ 100 ਵਰਤ ਕੇ ਮਾਇਨਸ ਪੀ ਬਾਈ 2 ਤੋਂ ਪੀ ਬਾਈ 2 ਦੇ ਵਿੱਚ 100 ਬਰਾਬਰ ਦੂਰੀ ਵਾਲੇ ਪੁਆਇੰਟਸ ਨੂੰ ਕਰਿਏਟ ਕਰ ਸਕਦੇ ਹਾਂ
ਦੂਜਾ ਅਸੀਂ clf ਫੰਕਸ਼ਨ ਵਰਤ ਕੇ ਫਿਗਰ ਨੂੰ ਕਲੀਅਰ ਕਰ ਸਕਦੇ ਹਾਂ
ਤੀਜਾ ਲੇਨ ਬਰੈਕਟ ਵਿਚ sequence name ਇੱਕ ਫੰਕਸ਼ਨ ਹੈ ਜੋ ਕਿ ਕਿਸੀ ਸੀਕੁਏਂਸ ਦੀ ਲੰਬਾਈ ਨੂੰ ਪਤਾ ਕਰਨ ਲਈ ਵਰਤਿਆ ਜਾਂਦਾ ਹੈ
ਉਮੀਦ ਹੈ ਕਿ ਇਹ ਟਯੂਟੋਰਿਅਲ ਆਪ ਨੂੰ ਆਨੰਦਦਾਇਕ ਅਤੇ ਲਾਭਦਾਇਕ ਲਗਿਆ ਹੋਵੇਗਾ
ਸਾਡੇ ਨਾਲ ਜੁੜਨ ਲਈ ਧੰਨਵਾਦ